ਹਾਂ ਇਹ ਮੌਸਮ ਜਿਹੜਾ ਬਦਲ ਰਿਹਾ ਨਾ ਇਸ ਕਰਕੇ ਥੋੜਾ ਜਾ ਠੰਡ ਜੀ ਕਿਉ ਕਿਸੇ ਕਿ ਬੇਚਿ ਹਾਂ ਮਿਹ ਕਰਕੇ ਤੇ ਥੋੜਾ ਜਾ ਫਰਕ ਜਾ ਪੈ ਗਿਆ ਇਸ ਕਰਕ ਥੋੜੀ ਤਬੀਯਤ ਜਾਂਦਾ ਖਰਾਬ ਹੋਗੀ ਮੈਂ ਵੀ ਢਿੱਲਾ ਜਾ ਹੋਗਿਆ ਤਾ ਵਿਚ ਨੂੰ ਬੁਖਾਰ ਚਰਡ ਗਿਉਂ ਤਾ ਇਹ ਬੁਖਾਰ ਜਾ ਵੀ ਪਤਾ ਨੀ ਕਿਵੇਂ ਦਾ ਚਲਿਆ ਆ ਬਸ ਆਪਾਂ ਦੁਕਾਨ ਦੂਕੂੰ ਤੇ ਲੈ ਲੈਂਦੇ ਆ ਗੋਲ਼ੀਆਂ ਸਹੀ ਗੱਲ ਆ ਸਹੀ ਗੱਲ ਆ ਓਥੇ ਨੀ ਦਿਖਾਨਾ ਚਾਹੀਦਾ ਸਿੱਧਾ ਡਾਕਟਰ ਕੋਲ ਜਾਓ ਅਸੀਂ ਵੀ ਪਹਿਲਾ ਓਥੇ ਤੇ ਦਵਾਈ ਲੈ ਕੇ ਆਏ ਫਰਕ ਪਿਆ ਨੀ ਤਾ ਹੋਗਿਆ ਬਸ ਕਾਮ

ਹਾਂ

ਹਨ ਤੇ ਉਹ ਮਾਰ ਗਈ ਸੀ ਓਹਦੀ ਮਤਲਬ ਕਿ ਓਹਦੀ ਹਾਂ ਹਾਂ

ਹੋਰ ਏਦਾਂ ਏ ਕਰਦੇ ਦੇਖ ਲੋ ਫੇਰ ਹੱਥ ਵੀ ਨੀ ਲਗਨ ਦੀਆ ਬੰਦੇ ਦਾ ਕਰਦਾ ਗਏ ਬੰਦਾ lockdown ਮੈ ਤਾ ਬਹੁਤ ਬੇਕਰ ਕਾਮ ਹੋਇਆ ਨਾਲੇ ਜਰਾ ਕ ਮੈਂ ਤੈਨੂੰ ਕਰਦਾ ਮਾਰਾ ਜਾ ਰੁਕ ਕ ਕਾਲ ਹਨ ਚਲੋ ਠੀਕ ਆ ਵੀਰ ਮੈਂ ਮਮ੍ਮੀ ਨੂੰ ਦਵਾਈ ਦਵਾ ਲਿਆਣਾ ਜਾ ਕੇ

okay ਜੀ ਲਓ ਜੀ ਮੇਰਾ ਨਾਂ ਹੈ ਟਾਇਗਰ ਮਲਿਕ ਮੈਂ ਗੁਰਦਾਸਪੁਰ ਪੰਜਾਬ ਦਾ ਰਹਿਣ ਵਾਲਾ ਹਾਂ ਤੇ ਮੈਂ ਅੱਜ ਕਿਸੇ ਆਪਣੇ favorite singer ਦੀ ਕੋਈ story ਸੁਣਾਉਣ ਲੱਗਾ ਹੈ ਵੀ ਜਿਹੜਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਆ। ਜਿਵੇਂ ਕਿ ਕਰਨ ਔਜਲਾ, ਕਰਨ ਔਜਲਾ ਸਭ ਤੋਂ best ਜਿਹੜਾ ਵਧੀਆ ਲੱਗਦਾ ਮੈਨੂੰ, ਵਧੀਆ singer ਆ ਬਹੁਤ ਹੀ ਵਧੀਆ singer ਲੱਗਦਾ ਮੈਨੂੰ look ਗਾਣੇ style ਮਤਲਬ ਬੜਾ ਬਹੁਤ ਜ਼ਿਆਦਾ ਉਹਦਾ ਮੈਂ ਤਕੜਾ fan ਹਾਂ ਬਹੁਤ ਤਕੜਾ fan ਹਾਂ। ਬਹੁਤ ਵਧੀਆ ਲੱਗਦਾ ਹੈ nature ਵਧੀਆ ਉਹਨਾਂ ਦਾ ਗਾਣਾ ਦਾ style ਹਰ ਇੱਕ ਤਰ੍ਹਾਂ ਦੀ ਉਹਦੇ ਚ ਚੀਜ਼ ਉਹਦੇ ਗਾਣੇ ਜਿਹੜੇ ਹੈ ਨਾ ਜਿੰਨੇ ਵੀ ਗਾਣੇ ਹੈ ਨਾ ਓਨੇ ਹੀ ਗਾਣੇ ਮੈਨੂੰ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਸੰਦ ਹੈ ਬਹੁਤ ਹੀ ਜ਼ਿਆਦਾ ਪਸੰਦ ਆ ਤੁਸੀਂ ਉਹਦਾ ਗਾਣਾ ਜਿੱਦਾ ਕੋਕਾ ਕੋਕਾ ਨੀ ਬਲੀਏ ਪਾ ਲੈ ਨੀ ਕੋਕਾ ਨੀ ਬੱਲੀਏ ਮਤਲਬ ਜਿੰਨੇ ਵੀ ਉਹਦੇ ਗਾਣੇ ਹੈ ਕਰਨ ਔਜਲੇ ਦੇ ਜਿੰਨੇ ਵੀ totally ਓਨੇ ਹੀ ਮੈਨੂੰ ਬਹੁਤ ਵਧੀਆ ਵਧੀਆ ਲੱਗਦੇ ਆ, ਹੈ ਹੀ ਬੜਾ ਬਹੁ ਸੁੰਦਰ ਮੈਨੂੰ ਘੈਂਟ ਲੱਗਦਾ home theater ਵੀ ਮੈਂ ਘਰੇ ਰੱਖਿਆ ਨਾ ਉਹਦੇ ਲਈ ਮੈਂ ਉਹਦੇ ਗਾਣੇ ਵੱਧ ਚਲਾਉਣੇ ਹੁੰਦੇ ਹੋਰ ਕਿਸੇ ਦੇ ਗਾਣੇ ਨੀ ਚਲਾਉਂਦਾ ਮੈਂ ਕਿਸੇ singer ਦੇ ਦੂਸਰੇ ਦੇ ਘੱਟ ਵਾਧੂ sad ਤੇ ਸੁਣਨੇ ਹੋਣਗੇ ਪਰ ਉਹਦੇ sad ਵੀ ਉਹਦੇ ਗਾਣੇ। Sad ਗਾਣੇ ਜਿੰਨੇ ਕਰਨ ਔਜਲੇ ਦੇ ਜਿੰਨੇ sad ਗਾਣੇ ਆ ਜਿਹੜੇ ਨਾ ਉਹਦੇ ਹੀ ਸੁਣਨੇ ਹੁੰਦੇ ਆ sad ਗਾਣੇ ਬਹੁਤ ਵਧੀਆ ਆਏ ਨਵੇਂ ਨਵੇਂ। ਆਹ ਪਾਸ ਤੁਮੇ ਬੈਠੋ ਬੋਲੋ ਕਿਆ ਬਾਤ ਹੋਈ ਜਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੋਈ ਇਹ ਵਾਲੇ ਗਾਣੇ ਜਿੱਦਾਂ style ਹੈ ਮਤਲਬ video video ਵੇਖਣ ਵਾਲੀ ਹੁੰਦੀ ਹੈ video ਜਿਸ ਤਰ੍ਹਾਂ ਉਹਦੀ ਉਹਦੀ video ਚ ਹਰ ਚ ਮਤਲਬ ਹਰ ਤਰ੍ਹਾਂ ਦੀ ਉਹ ਚੀਜ਼ ਹਰ ਤਰ੍ਹਾਂ ਦੇ ਜਿੱਦਾਂ ਬਾਂਦਰ ਰੱਖੇ ਹੁੰਦੇ ਨੇ ਮੋਢੇ ਉੱਤੇ ਚੈਨੀਆਂ ਤਾਲੇ style ਮਤਲਬ ਬਹੁਤ ਵਧੀਆ style ਲੱਗਦਾ ਉਹਦਾ ਮੈਨੂੰ। ਕੱਪੜਾ ਪਾਉਣ ਦਾ style ਦਾੜੀ ਦਾ, ਐਨਕ ਦਾ, ਬਾਲੀਆਂ ਦਾ ਫਿਰ ਉਹਦੇ ਕੱਪੜੇ ਲੀੜੇ ਦਾ ਉਹ ਹਰ ਤਰ੍ਹਾਂ ਦੀ ਜਿਹੜੀ ਚੀਜ਼ ਉਹਦੀ ਮੈਨੂੰ ਬਹੁਤ ਵਧੀਆ ਲੱਗਦੀ ਆ। ਕਰਨ ਔਜਲਾ ਜਿਹੜਾ ਨਾ ਮਤਲਬ ਇੰਨਾ ਜ਼ਿਆਦਾ ਦਿਲੋਂ ਪਿਆਰ ਕਰਦਾਂ ਉਹਨੂੰ ਮੈਂ ਆਪਣੇ ਦਿਲੋਂ, ਦਿਲੋਂ ਪਿਆਰ ਕਰਦਾਂ ਜੀ ਇੰਨਾ ਵਧੀਆ singer ਹੈ ਨਾ ਇੰਨਾ ਵਧੀਆ ਮੈਂ Singer ਪਹਿਲੇ ਨੀ ਵੇਖਿਆ ਉੁਹਦੇ ਗਾਣੇ ਮਤਲਬ ਗੱਲਬਾਤ ਹੁੰਦੀ ਹੈ DJ ਤੇ ਜਾਂ home theater ਤੇ ਕਿਤੇ ਵੀ ਗਾਣੇ ਲੱਗੇ ਨਾ ਉਹਦੇ ਗਾਣੇ ਤੇ ਪੂਰੀ ਗੱਲਬਾਤ ਹੈਗੀ ਹੈ ਵੀ ਉਹ ਮਤਲਬ ਜੋ ਬੋਲਦਾ ਨਾ ਬਿਲਕੁੁਲ ਸਹੀ ਬੋਲਦਾ ਵਾ। ਤੇ correct ਬੋਲਦਾ ਵਾ, ਮੈਂ ਤਾਂ ਕਹਿੰਦਾ ਮੈਨੂੰ ਕਿਤੇ ਮਿਲਿਆ ਦੀਦਾਰ ਕਰਨ ਨੂੰ ਉਹਦਾ ਤੜਫਣਾ ਵਾਂ ਕਰਨ ਔਜਲਾ ਭਾਈ ਕਿਤੇ ਮੈਨੂੰ ਮਿਲਣ। ਵੱਧ ਤੋਂ ਵੱਧ ਜ਼ਿਆਦਾ ਨੀ ਹੋਰ ਹੋਰ ਨਾ ਹੋ ਸਕੇ fan ਆ ਨਾ photo ਖਿਚਾ ਇੱਕ ਤੇ ਜਾਂ ਗੁਰਦਾਸਪੁਰ ਚ ਕਿਤੇ ਉਹਨਾਂ ਦਾ program ਹੋਏ ਤੇ ਮੈਂ ਵੀ ਜ਼ਰੂਰ ਵੇਖਣ ਜਾਵਾਂਗਾ। ਉਹ ਮਿਲਾਂ ਮਿਲਣ ਦੀ ਕੋਸ਼ਿਸ਼ ਕਰਾਂ ਬਹੁਤ ਵਧੀਆ ਘੈਂਟ ਬੰਦਾ ਵਾ fashion ਫਿਰ fashion ਦੇ ਵਿੱਚ ਜਿੱਦਾਂ ਕੁੜੀਆਂ ਜਿਹੜੀਆਂਂ ਲਈਆਂ ਹੁੰਦੀਆਂ ਵਾਂ ਉਹ ਉਹਨਾਂ ਦਾ style ਗਾਣਿਆਂ ਦਾ, ਗੱਡੀਆਂ ਘੋੜੇ ਤੇ ਸ਼ੇਰ ਸੇਖ ਜਿੱਦਾਂ ਉਹਦਾ ਆਹ ਗਾਣਾ ਵਾਂ ਜੱਟ ਜੱਟ ਕਹਿੰਦੇ ਨੇ ਡੁਬਈ ਜਾਵਾਂ ਸੇਖ, ਟੋਰ ਕੱਢੀ ਦੇਖ ਕਿਵੇਂ ਭੁੁਲੇਖਾ ਪੈਂਦਾ ਵੇਖ ਪਿੰਡ ਜੱਟ ਜੱਟ ਕਹਿੰਦੇ ਨੇ, ਚਲੋ ਗਾਣਾ ਵੀ ਸੁਣ ਲਓ ਫਿਰ ਪਿੰਡ ਜੱਟ ਜੱਟ ਕਹਿੰਦੇ ਨੇ ਡੁਬਈ ਜਾਵਾਂ ਸੇਖ, ਜੱਟ ਜੱਟ ਕਹਿੰਦੇ ਨੇ ਡੁਬਈ ਜਾਵਾਂ ਸੇਖ ਟੋਰ ਕੱਢੀ ਵੇਖ ਐਸਾ ਗਾਣਾ ਹੈ ਨਾ ਉਸਕਾ। ਉਹ sorry ਏਦਾਂ ਦਾ ਗਾਣਾ ਨਾ ਜਿਹੜਾ ਉਹਦਾ, ਉਹ ਮਤਲਬ ਗਾਣਾ ਗੱਲਬਾਤ ਪੂਰੀ ਹੁੰਦੀ ਹੈ ਗਾਣੇ ਚ। ਤੇ ਆਹ ਆਹ ਗਾਣਾ ਜਿਹੜਾ ਉਹਦਾ ਆਇਆ ਯਾਰ ਕੀ ਨਾਂ ਸੀ ਉਹ ਗਾਣੇ ਦਾ, ਕਰਨ ਔਜਲੇ ਦਾ ਗਾਣਾ ਆਇਆ ਹੁਣ sad ਜਿਹਾ ਗਾਣਾ। Sad ਗਾਣਾ ਬੜਾ ਘੈਂਟ ਆਇਆ ਉਹਦਾ ਪਤਾ ਨੀ ਕਿੰਨੀ ਵਾਰੀ ਉਹ ਮੈਂ ਦਿਹਾੜੀ ਵਿੱਚ sad ਗਾਣਾ ਜਿਹੜਾ ਨਾ ਸੁਣਨਾ ਹੁੰਦਾ ਵਾ phone, phone ਹੋਇਆ phone ਤੇ ਵੀ ਸੁਣਨਾ ਹੁੰਦਾ ਵਾ, Home theater ਤੇ ਗਾਣੇ ਲਾਏ ਹੋਣ ਉਹ ਗਾਣੇ ਕੱਟ ਕੇ ਇੱਕ ਗਾਣਾ ਹੋਰ ਜਿਹੜਾ ਉਹਦਾ ਸੁਣਨਾ ਹੁੰਦਾ ਵਾ ਤੇ ਮਤਲਬ total ਜਿੰਨੇ ਵੀ ਗਾਣੇ ਹੈ ਨਾ ਓਨੇ ਗਾਣਿਆਂ ਚ ਦਮ ਹੈਗਾ ਸੁਣਨ ਵਾਲੇ ਆ ਗਾਣੇ ਸੁਣਨ ਵਾਲੇ ਹੈ ਉਹਦੇ ਗਾਣੇ।

ਥੋੜੇ ਉੱਪਰੋਂ ਵੱਡੇ ਕਰ ਲਏ ਸਾਇਡਾਂ ਤੇ ਹੋ ਗਏ ਆ ਲੇਕਿੰਨ ਮੈਂ ਉਹਦੇ ਵਾਲਾ style ਰੱਖਦਾਂ ਵਾਂ, ਕੱਪੜੇ ਲੀੜੇ ਉਹਦੇ ਵੱਲ ਵੇਖ ਕੇ ਪਾਉਨਾ ਆਂ ਮਤਲਬ ਏਦਾਂ ਮੇਰਾ ਦਿਲ ਕਰਦਾ ਨਾ ਵੀ ਉਹਨੂੰ ਮਤਲਬ ਹੁਣੇ ਆਏ ਨਾ ਹੁਣੇ ਹੀ।

Screen ਤੇ ਜਿਹੜਾ ਇੰਨੇ ਵਧੀਆ video clear ਹੁੰਦੀਆਂ ਜਿੰਨੀਆਂ ਉਹਦੀਆਂ video ਵਿੱਚ ਗੱਡੀਆਂ ਹੁੰਦੀਆਂ ਵਾਂ, ਓਡੀ, ਫਰਾਰੀ, ਬਾਹਰ ਦੀਆਂ foreign ਦੀਆਂ ਗੱਡੀਆਂ ਮਤਲਬ ਉਹ ਜਿਹੜੇ ਜਿਹੜੇ ਗਾਣੇ ਚ ਉਹ ਗ ਗੱਡੀ dance ਕਰਦੀ ਆ, ਉਹ ਗਾਣਾ ਫਿਰ ਉਹ ਜਿਹੜੇ ਗੋਰੀਲੇ ਰੱਖੇ ਹੁੰਦੇ ਵਿੱਚ ਉਹਨੇ ਨਾਲ ਗਾਣਿਆਂ ਦੇ ਗੋਰੀਲੇ ਤੱਕ ਉਹ ਚੀਜ਼ ਬੜੀ ਅੱਤ ਲੱਗਦੀ ਹੈਗੀ। ਤੇ ਸੇਖ ਸੇਖਾਂ ਨੇ ਜਿੱਦਾਂ ਉਹ ਫੜੇ ਆ ਸ਼ੇਰ ਫੜੇ ਆ tiger ਫੜੇ ਆ ਉਹ ਵਿੱਚ ਜਦੋਂ ਵੇਖਦੇ ਹਾਂ ਨਾ video ਦੇ ਵਿੱਚ ਤਾਂ ਉਹ ਬਹੁਤ ਵਧੀਆ ਲੱਗਦੀ ਘੋੜੇ, ਘੋੜੇ ਉੱਚੇ ਉੱਚੇ foreign ਦੇ ਘੋੜੇ foreign ਦੀਆਂ ਚੀਜ਼ਾਂ ਗਾਉਂਦਾ ਹੀ foreign foreign ਚ ਹੀ ਗਾਉਂਦਾ ਆ ਤੇ ਉਹ ਕਿੱਤੇ ਇੱਥੇ ਗੁਰਦਾਸਪੁਰ ਚ ਕਿਤੇ ਟੱਕਰ ਮਾਰੇ ਨਾ ਮੇਰਾ ਭਰਾ, ਤੇ ਆਨੰਦ ਆ ਜਾਣ ਕਿਤੇ ਮ ਮਜ਼ੇ ਬੱਝ ਜਾਣ ਕਿਤੇ, ਕਰਨ ਔਜਲਾ ਮੇਰਾ ਭਰਾ ਕਰਨ ਔਜਲਾ ਮੇਰੀ ਆਵਾਜ਼ ਸੁਣ ਰਿਹਾ ਹੋਵੇ ਉਹ ਏਦਾਂ ਕਰੇ ਕਿ ਕਰਨ ਔਜਲਾ ਮੇਰਾ ਭਰਾ ਨਾ ਕਿਤੇ ਕਿਤੇ ਗੁਰਦਾਸਪੁਰ ਵੱਲ ਵੀ ਆਵੇ ਤੇ ਮੈਨੂੰ ਮਿਲੇ ਕਿਉਂਕਿ ਉਹ ਬਹੁਤ ਘੈਂਟ ਘੈਂਟ ਬੰਦਾ ਘੈਂਟ ਘੈਂਟ ਬੰਦਾ ਜਿਹਨੂੰ ਸਭ ਕਹਿੰਦੇ video ਚ ਇੰਨਾ ਘੈਂਟ ਲੱਗਦਾ ਕਿੰਨਾ ਘੈਂਟ ਹੋਊਗਾ ਕੱਪੜਾ ਲੀੜਾ ਵੀ ਜੱਚਦਾ ਉਹਨੂੰ ਆਪਣੇ ਭਰਾ ਕਰਨ ਔਜਲੇ ਨੂੰ ਕੱਪੜਾ ਲੀੜਾ ਬਹੁਤ ਜੱਚਦਾ ਆ। Style ਮੈਨੂੰ ਮੇਰੀ ਉਹਦੀ body ਮੇਰੀ ਘੱਟ ਹੈ ਉਹਦੇ ਨਾਲੋਂ ਮੇਰੀ ਕਿਤੇ body ਹੋਏ ਨਾ ਉਹਦੇ ਵਾਂਗੂ ਤੇ ਮੈਂ ਤੇ ਪੂਰੀ ਅੱਤ ਕਰਾਵਾਂ ਪਰ body ਹੈਨੀ ਮੈਂ ਮਤਲਬ like ਉਹਨੂੰ ਮੈਂ like ਉਹਨੂੰ ਹੀ ਜ਼ਿਆਦਾ ਕਰਦਾ ਆਂ। ਕਰਨ ਔਜਲੇ ਨੂੰ ਕਰਦਾਂ, ਤੇ ਉਹਦੇ ਗਾਣੇ ਨੂੰ ਕਰਦਾਂ ਵਾਂ, ਉਹਦੇ ਬੋਲਣ ਦੇ style ਤੋਂ ਕਰਦਾਂ ਉਹਦੀ looking fashion ਤੋਂ, ਐਨਕਾਂ ਉਹਦੇ ਵਾਂਗੂ ਮੈਂ ਰੱਖੀਆਂ ਹੋਈਆਂ, ਐਨਕਾਂ ਕਿੰਨੀਆਂ ਐਨਕਾਂ ਜਿਹੜੀਆਂ ਐਨਕਾਂ perfume ਜਿਹੜੇ ਮੈਂ ਉਹਦੇ ਵਾਂਗੂ ਉਹ ਚੀਜ਼ਾਂ ਕੋਸ਼ਿਸ਼ ਚ ਲੱਗਾ ਰਹਿਨਾ ਹਜੇ ਕਿ ਮੇਰਾ business ਵੀ ਓਨਾ ਹੈਗਾ ਕੰਮ ਕਾਰ ਵੀ private ਹੀ ਕੰਮ ਆ ਫਿਰ ਵੀ ਉਹਦੀ ਕ copy ਕਰਨ ਦੀ ਕੋਸ਼ਿਸ਼ ਕਰਦਾਂ ਕਰਦਾਂ ਕਿ ਮਤਲਬ ਓਦਾਂ ਐਨਕਾਂ ਰੱਖੀਆਂ ਹਰ ਇੱਕ ਐਨਕ perfume ਕੱਪੜਾ ਉਹਦੇ ਵਾਂਗੂ ਕੱਪੜੇ, ਕੱਪੜੇ ਲੀੜੇ ਜਿੱਦਾਂ ਉਹਦੇ ਵਾਂਗੂ ਪਾਉਨਾ ਵਾਂ। ਠੀਕ ਹੈ ਜੀ ਤੇ ਗੁਰਦਾਸਪੁਰ area ਹੋ ਸਕਦਾ ਉਹਨੂੰ ਵੀ ਪਸੰਦ ਹੋਏ, ਗੁਰਦਾਸਪੁਰ area ਜਿਹੜਾ ਆਪਣਾ ਮਾਝਾ area ਬਹੁਤ ਵਧੀਆ। ਵਧੀਆ ਜਿਹੜਾ ਇਲਾਕਾ ਵਾ ਬੋ ਬੋਲੀ ਇੱਥੋਂ ਦੀ ਵਧੀਆ ਆ, ਲੋਕ ਵਧੀਆ ਆ, ਕੱਬੇ ਵੀ ਹੈਗੇ ਆ ਵਿਚੋਂ ਥੋੜ੍ਹੇ ਥੋੜ੍ਹੇ ਪਰ ਆਪਣਾ ਭਰਾ ਕਿਤੇ ਆਏ ਨਾ ਕਰਨ ਔਜਲਾ ਗੁਰਦਾਸਪੁਰ ਚ ਤੇ ਮਜ਼ਾ ਆ ਜਾਏ ਕਿਤੇ ਨਜ਼ਾਰੇ ਆ ਜਾਣ ਕਿ ਨਜ਼ਾਰੇ ਬੱਝ ਜਾਣ ਕਿਤੇ ਇੱਥੇ ਆ ਜਾਏ ਮੈਂ ਤਾਂ ਚੜ੍ਹ ਜਾਂ stage ਦੇ ਉੱਤੇ ਉਹਨੂੰ ਵੇਖਣ ਲਈ ਵੀ ਭਾਜੀ ਤੁਸੀਂ ਨਾ stage ਤੋਂ ਥੱਲੇ ਆ ਜਾਓ ਪਹਿਲਾਂ ਮੇਰੇ ਨਾਲ ਇੱਕ ਸੈਲਫ਼ੀ ਲੈ ਲਓ, ਫਿਰ ਤੁਸੀਂ ਜਿੱਥੇ ਮਰਜ਼ੀ ਚਲੇ ਜਾਇਓ ਆਪਣਾ program ਕਰਨ ਲਈ ਠੀਕ ਹੈ ਜੀ ਮੇਰਾ ਕਰਨ ਔਜਲਾ ਭਰਾ ਜਿਹੜਾ ਨਾ ਕਿਤੇ ਰੱਬ ਕਰੇ ਕਿਤੇ ਉਹਨੂੰ ਕਿਤੇ ਇੱਥੇ ਗੁਰਦਾਸਪੁਰ ਚ ਆਵੇ ਤੇ ਕਿਤੇ ਦਰਸ਼ਨ ਹੋਣ ਉਹਦੇ ਦਰਸ਼ਨ ਹੋਣ ਉਹਦੇ ਤੇ ਤਰਸਦਾ ਦਿਲ ਤਰਸਦਾ ਭਰਾ ਨੂੰ ਵੇਖਣ ਲਈ ਤੇ ਬਹੁ ਵਧੀਆ nice ਬੰਦਾ ਆ। ਘੈਂਟ ਬੰਦਾ ਵਧੀਆ ਵਧੀਆ ਬੰਦਾ ਵਾ ਜਿੰਨੇ ਗਾਣੇ ਆਂ sad ਗਾਣੇ ਗਾਉਂਦਾ, ਉਹ ਵੀ ਜਚਦੇ ਆ, ਭੰਗੜੇ ਵਾਲੇ ਹਰ ਤਰ੍ਹਾਂ ਦਾ ਗਾਣਾ ਮਤਲਬ ਗਾ ਸਕਦਾ ਉਹ ਹਰ ਤਰ੍ਹਾਂ ਦਾ ਭੰਗੜੇ ਵਾਲਾ ਹੋਏ, Sad ਹੋਏ ਧਾਰਮਿਕ ਹੋਏ ਮਤਲਬ ਏਦਾਂ ਦੇ ਗਾਣੇ ਕੋਈ ਵੀ ਉਹ ਗਾ ਲਏ ਨਾ ਉਹਨੂੰ ਗਾਣਾ ਮਤਲਬ ਉਹਦੀ look ਹੀ ਇਸ ਤਰ੍ਹਾਂ ਦੀ ਆ style ਹੀ ਏਦਾਂ ਦਾ ਉਹਦਾ ਮਤਲਬ ਉਹਨੂੰ ਸਹੀ ਲੱਗਦਾ ਵਾ ਗਾਣਾ। ਸਹੀ ਲੱਗਦਾ ਗਾਣਾ, ਬਹੁਤ ਵਧੀਆ ਜ਼ਿਆਦਾ ਗਾਉਂਦਾ ਉਹ ਤੇ ਉਹ ਮੇਰਾ ਭਰਾ ਨਾ ਗੁਰਦਾਸਪੁਰ ਚ ਕਿਤੇ ਨਾ ਕਿਤੇ ਕੋਸ਼ਿਸ਼ ਕਰੇ ਆਪ ਵੀ ਤੇ ਜਾਂ ਹੋ ਸਕਦਾ ਕੋਈ ਨਾ ਕੋਈ program ਹੋਏ ਜਾਂ ਮਾਲਕ ਮਿਹਰ ਕਰ ਹੀ ਦੇਵੇ, ਉਹ ਕਿਤੇ ਗੁਰਦਾਸਪੁਰ ਚ ਆਏ ਤੇ ਮਜ਼ਾ ਆ ਜਾਏ। ਇਸ ਕਰਕੇ ਮੇਰੇ ਕ ਕਰਨ ਔਜਲਾ ਭਰਾ ਨੂੰ ਬੇਨਤੀ ਹੈ ਵੀ ਭਰਾਵਾ ਵੀ ਗੁਰਦਾਸਪੁਰ ਚ ਵੀ ਚੱਕਰ ਮਾਰ ਜਾ ਮੈਂ ਤੇਰਾ fan ਆ ਬੜਾ ਤਕੜਾ ਔਜਲਾ ਜੀ ਔਜਲਾ ਭਾਜੀ ਕਰਨ ਔਜਲਾ ਜੀ। ਆਪਣੇ ਔਜਲਾ ਸਾਹਬ ਤਾਂ ਛੋਟਾ ਭਰਾ ਵਾ ਕਿੱਥੋਂ ਕਰਨੀ ਵੇਖਿਓ ਆਹ ਵਿੱਚੋਂ ਕਰਨੀ ਆਂ ਵਿੱਚੋਂ ਕਰਦਾਂ। ਸਤਿ ਸ਼੍ਰੀ ਅਕਾਲ ਮੈਂ ਰਵੀ ਤੁਹਾਡੇ ਨਾਲ ਕਹਾਣੀ ਸ਼ੁਰੂ ਕਰਨ ਲੱਗਿਆ ਹਾਂ। ਪ੍ਰਾਚੀਨ ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ ਭਾਰਤ ਵਿੱਚ ਸਮਾਜ ਵਿਗਿਆਨੀਆਂ ਦੀ ਉੱਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ। ਮਹਾਂਰਿਸ਼ੀ ਵੇਦ ਵਿਆਸ ਨੇ ਚਾਰਾਂ ਭਾਰਤ ਵਿੱਚ ਸਮਾਜ ਵਿਗਿਆਨ ਦੀ ਉੱਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ। ਮਹਾਂਭਾਰਤ ਵਰਗੇ ਮਹਾਂਕਾਲ ਦੀ ਰਚਨਾ ਕੀਤੀ। ਰਮਾਇਣ ਦੀ ਰਚਨਾ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਉਪਨਿਸ਼ਦਾਂ, ਪੁਰਾਣਾਂ ਅਤੇ ਸਮਰਿਧੀਆਂ ਵਿੱਚ ਪ੍ਰਾਚੀਨ ਭਾਰਤੀ ਦਰਸ਼ਨ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ।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

ਚਾਣਕਿਆ ਦਾ ਅਰਥਸ਼ਾਸਤਰ ਅਤੇ ਸ਼ੁਕਰਾਚਾਰੀਆ ਦਾ ਨੀਤੀ ਸ਼ਾਸਤਰ ਵਰਗੇ ਗ੍ਰੰਥ ਪ੍ਰਾਚੀਨ ਕਾਲ ਦੀਆਂ ਪਰੰਪਰਾਵਾਂ, ਪ੍ਰਸਥਾਵਾਂ, ਮੁੱਲਾਂ, ਆਦਰਸ਼ਾਂ, ਕਾਨੂੰਨਾਂ ਉੱਤੇ ਕਾਫੀ ਰੌਸ਼ਨੀ ਪਾਉਂਦੇ ਹਨ। ਇਹਨਾਂ ਤਾਂ ਹੈ ਕਿ ਵੈਦਿਕ ਕਾਲ ਤੋਂ ਹੀ ਭਾਰਤ ਸਮਾਜ ਸ਼ਾਸਤਰ ਦੀ ਸ਼ੁਰੂਆਤ ਹੋ ਗਈ ਸੀ। ਮੱਧ ਕਾਲ ਵਿੱਚ ਆ ਕੇੇ ਭਾਰਤ ਵਿੱਚ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

Patrick Gates ਨੇ ਅਤੇ M. A ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। G. S Ghurye ਉਨ੍ਹਾਂ ਦੇ ਹੀ ਵਿਦਿਆਰਥੀ ਸਨ। Professor ਦੀਆਂ ਕੋਸ਼ਿਸ਼ਾਵਾਂ ਨਾਲ ਉੱਨ੍ਹੀਂ ਸੌ ਸਤਾਰਾਂ ਵਿੱਚ ਕਲਕੱਤਾ University ਵਿੱਚ ਸਮਾਜ ਵਿਗਿਆਨ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ। ਪ੍ਰਸਿੱਧ ਸਮਾਜ ਸ਼ਾਸਤਰੀ doctor Radha Kamal Mukerjee ਅਤੇ doctor D. N Majumdar ਉਨ੍ਹਾਂ ਦੇ ਹੀ ਵਿਦਿਆਰਥੀ ਸਨ। ਚਾਹੇ ਉੱਨ੍ਹੀਂ ਸੌ ਸੰਤਾਲੀ ਤੱਕ ਭਾਰਤ ਵਿੱਚ ਸਮਾਜ ਵਿਗਿਆਨ ਦੇ ਵਿਕਾਸ ਦੀ ਗਤੀ ਘੱਟ ਸੀ। ਪਰ ਉਸ ਸਮੇਂ ਤੱਕ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਸਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ। ਸਮਾਜ ਵਿਗਿਆਨ ਦਾ ਯੁੱਗ। ਉੱਨ੍ਹੀਂ ਸੌ ਸੰਤਾਲੀ ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਬਹੁਤ ਸਾਰੀਆਂ universities ਵਿੱਚ ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਈ। ਵਰਤਮਾਨ ਸਮੇਂ ਵਿੱਚ ਦੇਸ਼ ਦੇ ਲਗਪਗ ਸਾਰੇ colleges ਤੇ universities ਵਿੱਚ

ਉਦਯੋਗਿਕ ਕ੍ਰਾਂਤੀ ਅਤੇ ਸੰਸਕ੍ਰਿਤਿਕ ਕ੍ਰਾਂਤੀ ਅਤੇ ਸਮਾਜ ਵਿਗਿਆਨ ਦੇ ਦੀ ਸ਼ਾਸਤਰ ਨਾਲ ਅਹ ਵਿਸਥਾਰ ਨਾਲ ਚਰਚਾ ਕਰੋ। ਸਮਾਜ ਵਿਗਿਆਨ ਉਹਨਾਂ ਹੀ ਪੁਰਾਣਾ ਹੈ ਜਿੰਨਾ ਕਿ ਸਮਾਜ ਆਪ ਹੈ। ਚਾਹੇ ਸਮਾਜ ਵਿਗਿਆਨ ਦਾ ਜਨਮ ਉੱਨ੍ਹੀਵੀਂ ਸਦੀ ਦੇ ਪੱਛਮੀ ਦੇਖਿਆ ਜਾਂਦਾ ਹੈ। ਕਈ ਵਾਰ ਸਮਾਜ ਵਿਗਿਆਨ ਨੂੰ ਕ੍ਰਾਂਤੀ ਯੁੱਗ ਦਾ ਬੱਚਾ ਵੀ ਕਿਹਾ ਜਾਂਦਾ ਹੈ। ਉਹ ਕ੍ਰਾਂਤੀਕਾਰੀ ਪਰਿਵਰਤਨ ਜਿਹੜੇ ਪਿਛਲੀਆਂ ਤਿੰਨ ਸਦੀਆਂ ਵਿੱਚ ਆਏ ਹਨ ਉਹਨਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ਪਰਿਵਰਤਨਾਂ ਵਿੱਚ ਹੀ ਸਮਾਜ ਵਿਗਿਆਨ ਦਾ ਅਨੁਭਵ ਲੱਭਿਆ ਜਾ ਸਕਦਾ ਹੈ। ਸਮਾਜ ਵਿਗਿਆਨ ਨੇ ਸਮਾਜਿਕ ਪੱਥਰ ਦੇ ਸਮੇਂ ਵਿੱਚ ਜਨਮ ਹੋਇਆ। ਸ਼ੁਰੂਆਤੀ ਸਮਾਜਸ਼ਾਸਤਰੀਆਂ ਨੇ ਜੋ ਵਿਚਾਰ ਦਿੱਤੇ, ਉਨ੍ਹਾਂ ਦੀਆਂ ਜੜ੍ਹਾਂ ਉਸ ਸਮੇਂ ਦੇ Europe ਦੇ ਸਮਾਜਿਕ ਸ਼ਾਸਤਰਾਂ ਵਿੱਚ ਮੌਜੂਦ ਸਨ। Europe ਵਿੱਚ ਆਧੁਨਿਕ ਯੁੱਗ ਅਤੇ ਆਧੁਨਿਕਤਾ ਦੀ ਅਵਸਥਾ ਨੇ ਤਿੰਨ ਪ੍ਰਮੁੱਖ ਅਵਸਥਾਵਾਂ ਨੂੰ ਸਾਹਮਣੇ ਲਿਆਇਆ ਜਾਂਦਾ ਹੈ ਤੇ ਉਹ ਹਨ ਪ੍ਰਕਾਸ਼ ਯੁੱਗ Francis ਕ੍ਰਾਂਤੀ ਅਤੇ ਉੱਦਯੋਗਿਕ ਕ੍ਰਾਂਤੀ। ਸਮਾਜ ਸ਼ਾਸਤਰ ਦਾ ਜਨਮ ਇਹਨਾਂ ਤਿੰਨ ਅਵਸਥਾਵਾਂ ਜਾਂ ਪ੍ਰਕਿਰਿਆਵਾਂ ਵੱਲੋਂ ਲਿਆਂਦੇ ਗਏ ਪਰਿਵਰਤਨਾਂ ਕਾਰਨ ਹੋਇਆ। Francis ਕ੍ਰਾਂਤੀ ਉੱਨ੍ਹੀ ਸੌ ਉੱਨਾਨਵੇਂ ਵਿੱਚ ਹੋਈ ਅਤੇ ਇਹ ਇੱਕ ਸੁਤੰਤਰਤਾ ਸਮਾਨਤਾ ਪ੍ਰਾਪਤ ਕਰਨ ਲਈ ਸੁਤੰਤਰਤਾ ਅਤੇ ਸਮਾਨਤਾ ਪ੍ਰਾਪਤ ਕਰਨ ਦੇ ਮਨੁੱਖੀ ਸੰਘਰਸ਼ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ ਸਾਬਿਤ ਹੋਇਆ। ਇਸਨੇ ਯੂਰਪੀ ਸਮਾਜ ਦੀ ਰਾਜਨੀਤਿਕ ਰਚਨਾ ਨੂੰ ਬਦਲ ਕੇ ਰੱਖ ਦਿੱਤਾ। ਇਸਨੇ ਜਾਗੀਰਦਾਰੀ ਯੁੱਗ ਨੂੰ ਖਤਮ ਕਰ ਦਿੱਤਾ ਅਤੇ ਸਮਾਜ ਵਿੱਚ ਇੱਕ ਨਵੀਂ ਵਿਵਸਥਾ ਸਥਾਪਿਤ ਕੀਤੀ। ਇਸ ਨੇ ਜਗੀਰਦਾਰੀ ਵਿਵਸਥਾ ਦੀ ਥਾਂ ਲੋੋਕਤੰਤਰੀ ਵਿਵਸਥਾ ਨੂੰ ਸਥਾਪਿਤ ਕੀਤਾ। Francis ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਸਮਾਜ

ਫ਼ਰਾਂਸ ਦੀ ਜਨਸੰਖਿਆ ਦਾ ਦੋ percent ਸੀ। ਪਰ ਉਨ੍ਹਾਂ ਕੋਲ ਅਸੀਮਿਤ ਅਧਿਕਾਰ ਸਨ। ਉਹ ਸਰਕਾਰ ਨੂੰ ਕੋਈ tax ਨਹੀਂ ਦਿੰਦੇ ਸਨ। ਪਰ ਤੀਜੇ ਵਰਗ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਸਨੂੰ ਹੀ ਸਾਰੇ taxes ਦਾ ਭਾਰ ਸਹਿਣਾ ਪੈਂਦਾ ਸੀ। ਇਹਨਾਂ ਤਿੰਨ ਵਰਗਾਂ ਦੀ ਵਿਆਖਿਆ ਅੱਗੇ ਲਿਖੀ ਹੈ। ਪਹਿਲਾ ਵਰਗ ਪਾਦਰੀ ਵਰਗ ਯੂਰੋਪ ਦੇ ਸਮਾਜਿਕ ਜੀਵਨ ਵਿੱਚ Roman Catholic Church ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੰਸਥਾ ਵੱਖ-ਵੱਖ ਦੇਸ਼ਾਂ ਵਿੱਚ ਹੈ, ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਜਮੀਨਾਂ ਚਰਚ ਦੇ ਨਿਯੰਤਰਣ ਵਿੱਚ ਸਨ। ਇਸ ਤੋਂ ਇਲਾਵਾ ਚਰਚ ਨੂੰ ਧਰਤੀ ਦੀ ਪੈਦਾਵਾਰ ਦਾ ਦੱਸ percent ਹਿੱਸਾ ਵੀ ਮਿਲਦਾ ਹੈ। ਚਰਚ ਦਾ ਧਿਆਨ ਪਾਦਰੀ ਰੱਖਦੇ ਸਨ ਅਤੇ ਇਹ ਸਮਾਜ ਦਾ ਪਹਿਲਾ ਵਰਗ ਸੀ। ਪਾਦਰੀ ਵਰਗ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਤੇ ਉਹ ਸੀ ਉੱਚ ਪਾਦਰੀ ਵਰਗ ਅਤੇ ਨਿਮਨ ਪਾਦਰੀ ਵਰਗ ਉੱਚ ਪਾਦਰੀ ਵਰਗ ਦੇ ਪਾਦਰੀ ਕੁਲੀਨ ਪਰਿਵਾਰਾਂ ਨਾਲ ਸਬੰਧਿਤ ਸਨ ਅਤੇ ਚਰਚ ਦੀ ਸੰਪੱਤੀ ਉੱਤੇ ਅਸਲ ਵਿੱਚ ਇਹਨਾਂ ਦਾ ਅਧਿਕਾਰ ਹੁੰਦਾ ਸੀ।

ਉਹ ਬਹੁਤ ਅਮੀਰ ਸਨ ਅਤੇ ਐਸ਼ ਭਰੀ ਜਿੰਦਗੀ ਜਿਉਂਦੇ ਸਨ। ਨਿਮਨ ਵਰਗ ਦੇ ਪਾਦਰੀ ਆਮ ਲੋਕਾਂ ਦੇ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ। ਉਹ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ। ਉਨ੍ਹਾਂ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ। ਉਹ ਜਨਮ, ਵਿਆਹ, , ਮੌਤ ਆਦਿ ਨਾਲ ਸਬੰਧਿਤ ਸੰਸਕਾਰ ਪੂਰੇ ਕਰਦੇ ਸਨ। ਉਹ ਚਰਚ ਦੇ ਸਕੂਲਾਂ ਨੂੰ ਵੀ ਸਾਂਭਦੇ ਸਨ। ਦੂਜਾ ਵਰਗ ਕੁਲੀਨ ਵਰਗ ਸਮਾਜ ਦਾ ਦੂਜਾ ਵਰਗ ਕੁਲੀਨ ਵਰਗ ਨਾਲ ਸਬੰਧਿਤ ਸੀ। ਉਹ France ਦੀ two point five crore ਦੀ ਜਨਸੰਖਿਆ ਵਿੱਚ ਸਿਰਫ ਇੱਕ ਲੱਖ ਅਹ ਚਾਰ ਲੱਖ ਸਨ। ਅਰਥਾਤ ਉਹ ਕੁੱਲ ਜਨਸੰਖਿਆ ਦੇ ਦੋ percent ਤੋਂ ਵੀ ਘੱਟ ਸਨ। ਇਸ ਲਈ ਉਨ੍ਹਾਂ ਨੂੰ ਦਾ ਕੁਲੀਨ ਵੀ ਕਿਹਾ ਜਾਂਦਾ ਸੀ। ਇਹ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਸਨ। ਪੁਰਾਣੇ ਕੁਲੀਨ ਅਤੇ ਨਵੇਂ ਕੁਲੀਨ। ਪੁਰਾਣੇ ਕੁਲੀਨ ਦੇਸ਼ਾਂ ਦੀ ਕੁੱਲ ਭੂਮੀ ਦਾ ਇੱਕ ਵਟਾ ਪੰਜ ਹਿੱਸੇ ਦੇ ਮਾਲਕ ਸਨ। ਕੁਲੀਨ ਦੀ ਸਥਿਤੀ ਪੈਤਰਿਕ ਸੀ। ਕਿਉਂਕਿ ਉਹ ਉਨ੍ਹਾਂ ਨੂੰ ਅਸਲੀ ਅਤੇ ਪਵਿੱਤਰ ਦਾ ਕੁਲੀਨ ਕਿਹਾ ਜਾਂਦਾ ਸੀ। ਇਹ ਸਾਰੇ ਜਾਗੀਰਦਾਰ ਹੁੰਦੇ ਸਨ। ਕੁੱਝ ਸਮੇਂ ਲਈ ਇਨ੍ਹਾਂ ਦੇ ਪ੍ਰਸ਼ਾਸ਼ਕਾਂ, ਜੱਜਾਂ ਅਤੇ ਫੌਜੀ, leaders ਦਾ ਵੀ ਕੰਮ ਕੀਤਾ। ਇਹ ਐਸ਼ ਭਰੀ ਜਿੰਦਗੀ ਜਿਉਂਦੇ ਸਨ। ਇਨ੍ਹਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਸਨ। ਨਵੇਂ ਕੁਲੀਨ ਉਹ ਕੁਲੀਨ ਸਨ, ਜਿੰਨ੍ਹਾਂ ਨੂੰ ਰਾਜੇ ਨੇ ਪੈਸੇ ਲੈ ਕੇ ਕੁਲੀਨ ਦਾ ਦਰਜਾ ਦਿੱਤਾ ਸੀ। ਇਸ ਵਰਗ ਨੇ ਅਠਾਰਾਂ ਸੌ ਉੱਨਾਨਵੇਂ ਦੀ ਫ਼੍ਰਾਂਸਿਸ ਕ੍ਰਾਂਤੀ ਦੀ ਸ਼ੁਰੂਆਤ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਈ। ਕੁੱਝ ਸਮੇਂ ਬਾਅਦ ਇਨ੍ਹਾਂ ਦੀ ਸਥਿਤੀ ਵੀ ਪੈਤਰਿਕ ਹੋ ਗਈ। ਤੀਜਾ ਵਰਗ ਕੁੱਲ ਜਨਸੰਖਿਆ ਦਾ ਸਿਰਫ ਦੋ percent ਪਹਿਲੇ ਦੋ ਵਰਗਾਂ ਨਾਲ ਸੰਬੰਧਿਤ ਸਨ। ਅਠਾਨਵੇਂ percent ਜਨਤਾ ਤੀਜੇ ਵਰਗ ਨਾਲ ਸੰਬੰਧਿਤ ਸੀ। ਸਤਿ ਸ਼੍ਰੀ ਆਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਕਿਸੇ ਨਵੇਂ Topic ਦੇ ਉੱਤੇ ਆਪਾ ਗੱਲ ਕਰਦੇ ਹਾਂ Vehicle ਦੇ ਉੱਤੇ Vehicle ਕਿੰਨਾ ਫਾਇਦਾ ਵੀ ਹੋਇਆਂ ਤੇ ਨੁਕਸ਼ਾਨ ਵੀ ਹੋਇਆਂ ਆਪ ਅੱਜ Vehicle ਤੇ ਗੱਲ ਕਰਦੇ ਹਾਂ Vehicle ਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ ਪਹਿਲਾਂ ਦਾ Time ਹੁੰਦਾ ਸੀ ਪਹਿਲਾ ਤੇ Time ਵਿਚ Rear ਹੀ ਹੁੰਦੇ ਸੀ ਹਾਣਾ ਆਂਪਣੇ ਕੋਲ

ਹਾਣਾ ਤੇ ਆਪਨੂੰ ਇਹਨਾਂ ਜਾਦਾ vehicle ਜਿਵੇ ਆ ਲਾਲੋ ਇੱਕ ਘਰ ਦੇ ਵਿਚ ਹੀ ਘਟੋ ਘਟ ਜੇ ਤੁੱਸੀ ਤੁਹਾਡੇ ਘਰ ਦੇ ਵਿੱਚ ਇਕ ਦੂਜੀ ਹੋ ਤੇ ਦੋ ਤੁਹਾਡੇ ਮੂੰਡੇ ਨੇ ਹਾਣਾ ਜਾ ਇਕ ਬੇਟੀ ਲਾਲੋ ਤੇ ਉਹਦੋਂ ਬਾਅਦ ਫਿਰ ਥੋੜੀ wife ਦੀ ਹੈ ਤੁਹਾਡੇ ਕੋਲ ਆਪਣਾ personal bike ਹੋਏਗਾ ਹੈਨਾ ਬੇਟੀ ਕੋਲ activa ਹੋਊਗੀ। ਤੇ ਬੇਟੇ ਕੋਲ ਜੇ ਦੋ ਬੇਟੇ ਨੇ ਇੱਕ, ਉਹਦੇ ਕੋਲ ਆਪਣਾ vehicle ਹੋਏਗਾ motor cycle ਵੇਗੇਰਾ ਕੁੱਝ ਵੀ ਹੋਏਗਾ ਕਿਉਂਕਿ ਬਿਨਾਂ Vehicle ਕਿਸੇ ਦਾ ਅੱਜ ਕਲ ਕੰਮ ਨਹੀਂ ਚੱਲ ਰਿਹਾ ਹੈ। ਕਿਉਕਿ ਬੱਚਿਆਂ ਦੇ Tuition ਜਾਣਾ ਹੈ ਜਾਂ ਦੂਰ ਨੇ ਚੱਲੋ ਭਾਈ Activa ਤੋਂ ਚਲੇ ਗਏ ਆਗਾਏ ਤੇ ਓਹਦੇ ਬਾਅਦ ਮੁੰਡੇ ਨੇ ਆਉਣਾ ਆਪਣਾ ਜਾਣਾ Vehicle ਤੇ ਚਲੇ ਗਏ ਤੇ ਆਗਏ ਪਹਿਲਾਂ ਦੇ Time ਤੇ ਹੁੰਦਾ ਸੀ ਕਿ ਚੱਲ ਭਾਈ ਕਰ Vehicle ਜੇ ਕਿਸੇ ਨੂੰ ਮਾੜਾ ਮੋਟਾ ਲੋਡ ਹੈ ਤੇ ਅਗਲਾ ਜਾਏਗਾ ਆਏਗਾ ਹਾਣਾ ਪਰ ਅੱਜ ਦੇ Time ਕੀ ਹੈ ਘਰ ਘਰ ਦੇ ਵਿੱਚ vehicles ਨੇ ਹੋਣਾ, ਇੱਕ ਘਰ ਦੇ ਵਿਚ ਵੀ ਘੱਟੋ ਘੱਟ ਦੋ ਤੋਂ ਤਿੰਨ vehicle ਨੇ ਹੈਣਾ ਤੇ ਆਪਣਾ ਨੂੰ ਓ VEHILCE ਆ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ, ਨੁਕਸਾਨ ਕਿਵੇਂ ਹੈ, ਨੁਕਸਾਨ environment ਨੂੰ ਹੋਰੀਆਂ ਹੈ। environment ਕਿਵੇਂ ਨੁਕਸਾਨ ਹੋ ਰਿਹਾ ਹੈ? ਕਿਓਂਕਿ ਹੁਣ ਜਿਵੇਂ ਤੂਸੀ ਹੋਂ ਤੁਸੀਂ ਏ ਲਾਲੋ ਵੀ ਤੁਹਾਨੂੰ ਆ ਤੁਹਾਨੂੰ ਓਕ੍ਸੀਜਨ ਕਿਵੇਂ ਮਿਲਣੀ ਹੈ ਜੇ Pure ਓਕ੍ਸੀਜਨ ਹੋਏਗੀ ਨਾ ਤਾਂ ਹੀ ਮਿਲੂਗੀ ਹਾਣਾ ਆਪਾਂ ਨੂੰ Pure ਓਕ੍ਸੀਜਨ ਕਿਵੇਂ ਮਿਲੇਗੀ ਜੇ ਆਪਣਾ Environment ਸਾਫ ਹੋਏਗਾ ਹੁਣ Environment ਸਾਫ ਕਿਵੇਂ ਹੋਊਗਾ ਜੇ pollution ਘੱਟ ਹੋਊਗਾ pollution ਕਿਵੇਂ ਘੱਟ ਹੋਉਗੇ ਜੇ vehicle ਘੱਟ ਹੋਣਗੇ vehicle ਕਿਵੇਂ ਘਟਣਗੇ, ਵੀ ਤੁਸੀਂ ਹੋ ਤੁਸੀ ਅਪਨੇ ਘਰ ਤੇ ਲੋੜਾਂ ਨੂੰ limit ਤੇ ਰੱਖੋ ਹੈਨਾ ਕੋਈ ਵੀ ਹੈ ਹੁਣ ਜੇ over limit ਚਲੋਗੇ ਤਾਂ ਕਿੰਨਾ ਨੁਕਸਾਨ ਹੈ ਹਾਂ over limit ਦਾ ਹੱਦ ਤੋਂ ਵੱਧ ਨੁਕਸਾਨ ਹੈ ਕੋਈ ਵੀ ਚੀਜ਼ ਆਪਾ ਕਈ ਵਾਰ ਵੀ ਕਹਿਣੇ ਹੁਣੇ ਹਾਂ ਕੋਈ ਚੀਜ਼ ਆਪਾਂ ਹਦੋ ਵੱਧ ਕਰ ਲਈ ਆਪਾਂ ਨੂੰ ਨੁਕਸਾਨ ਹੋਗਿਆ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੋਇਆ ਤਾਂ ਉਹਨੇ ਨਹੀਂ ਹੋਇਆ ਓਹਦਾ ਨੁਕਸਾਨ ਸਾਰੀਆਂ ਨੂੰ ਹੋਇਆ ਤੁਹਾਡੇ ਘਰ ਤੇ ਟੀਨ Vehicle ਟੀਨ ਵਹੀਕਲਾਂ ਦਾ Pollution ਕਿਹਨਾਂ ਹਾਣਾ Pollution ਵੀ Pollution ਟੀਨ ਵਹੀਕਲਾਂ ਦਾ Vehicla ਦਾ Pollution ਹੋਣ ਤੋਂ ਬਾਅਦ ਉਚ ਤੇਲ ਦਾ ਖਰਚਾ ਆਪਾਂ ਖਰਚਾ ਉਹਦਾ ਹੀ ਹੋਣਾ ਤੇਲ ਦਾ ਖਰਚਾ ਬਾਅਦ ਓਹਦੀ service ਦਾ ਖਰਚਾ ਲਾਓਲੋ ਤੀਨ ਵਹੀਕਲਾਂ ਦਾ ਤੀਨ vehicle ਦੀ service ਤੋਂ ਬਾਅਦ ਹੋਰ ਖਰਚੇ ਕਿੰਨੇ ਆ ਜਾਂਦੇ ਨੇ ਕਿਉਂਕਿ ਉਹਦਾ ਜੇ ਕਲ ਨੂੰ ਕੋਈ tire ਵਗੈਰਾ ਪਵਾਉਣਾ ਹੈ ਜਾਂ ਕੁਝ ਹੋਰ ਪਵਾਉਣਾ ਹੈ ਹੋਣਾ ਹਰੇਕ ਚੀਜ ਤੇ ਖਰਚਾ ਅਉਣਾ ਹੀ ਅਉਣਾ ਹੈ, ਸਭ ਨੂੰ ਪਤਾ ਹੈ ਇਹੋ ਖਰਚਾ ਆਪਾ ਬਚਾਉਣਾ ਕਿਵੇਂ ਹਾਂ vehicle ਘੱਟ ਹੋਣਗੇ ਹੁਣ ਕਾਰਾ ਨੇ ਹੁਣ ਬਾਹਰਲੀ ਕੌਂਟਰੀਆਂ ਦੇ ਵਿੱਚ ਆਪਾਂ ਕਹਿੰਨੇ ਹਾਂ ਯਾਰ ਬਾਈ ਓਦਰ ਕਿੰਨੀ ਸੋਹਣੀ ਹਵਾ ਚਲਦੀ ਹੈ ਨਾ ਕਿੰਨੀ ਸੋਹਣੀ ਮਤਲਬ ਕੇ ਆਪਾ ਨੂੰ oxygen ਆਉਂਦੀ ਹਾਣਾ ਸਾਰਾ ਕੁਛ ਆਪਾ ਖੁੱਲਕੇ ਆਪਾਂ ਕਰ ਸਕਦੇ ਹਾਂ ਉਹਦਾ ਹੀ ਆਪਾ ਜੀਦਾ ਆਪਣੇ Country ਡੋਨਾਲਡ ਟਰੰਪ ਆਇਆ ਸੀ ਅਪਨਾ ਓਬਾਮਾ ਆਇਆ ਸੀ ਉਹਦੋਂ ਉਹਨਾਂ ਦੇ ਜਿਹੜੇ ਆਪਣੇ Medical doctor ਆਪਣੇ ਸੀਗੇ Personal doctor ਉਨ੍ਹਾਂ ਨੇ ਕੀ ਕਿਹਾ ਟਰੰਪ ਦੀ ਜਿਹੇੜੀ ਉਮਰ ਹੈ ਪੰਜ ਸਾਲ ਸੱਤ ਸਾਲ ਘੱਟ ਗਈ ਹੈ ਉਹ India ਆਇਆ ਸੀ ਜੇ ਨਾਲ Oxygen ਕੀਨੀ ਗੰਦੀ ਹੈ ਆਪਾ ਨੂੰ ਪਤਾ ਇਹ ਗਲਦਾ ਕਿਉਂਕਿ ਓਕ੍ਸੀਜਨ ਗੰਦੀ ਕੀਵੇਂ ਆਂ ਆਪਾ ਉਹਦੇ pollution ਕਰਦੇ ਹਾਂ pollution ਕਿਵੇਂ ਹੁੰਦਾ ਹੈ ਜ਼ਿਆਦਾਤਰ ਗੱਡੀਆਂ ਤੋਂ ਅੱਗ ਆਪਾਂ ਹਰ ਇਕ ਜਗ੍ਹਾ ਤੋਂ ਅੱਗ ਲੱਗੀ ਹੋਈ ਹੈ ਕੁਛ ਵੀ ਕਰ ਰਹੀ ਹਾਂ ਚਲੋ ਮਣਿਆ ਕਿ factory ਤੇ pollution ਹੁੰਦਾ ਹੈ but Factory ਤੇ ਵੱਧ Pollution ਗਾਰਮਹੇਸ਼ ਕਿੱਥੇ ਕਰਦੇ ਹਾਂ ਕਾਰਾ ਦੇ ਕਾਰਾ ਦਾ Engine ਹੈ ਜੇ ਕੋਈ Car ਦੋ ਘੰਟਿਆਂ Regular ਚੱਲ ਗਈ ਤੇ ਮੈਂ ਕਹਿਣਾ ਕਿ ਉਹਦੇ Engine ਤੇ ਹਾਥ ਨਹੀਂ ਰੱਖਿਆ ਜਾਣਾ ਕੋਈ ਘੰਟਾ Regular ਚਲ ਗਈ ਤੁੱਸੀ ਉਹਦੇ ਮੈਂ ਕਹਿਣਾ ਸੇਲੈਂਸਰ ਤੇ ਹੱਥ ਰੱਖ ਕੇ Engine ਤੇ ਹੱਥ ਕੇ ਦਿੱਖਾ ਦੋ ਹੱਥ ਮੱਚ ਜਾਂਦਾ ਆਪਣਾ ਆਪਾ ਫਿਰ ਮੁੜ ਕੇ ਦੇਖਦੇ ਆ ਕਿ ਹੋਗੀਆਂ ਹਾਣਾ ਇਹ ਆਪਣੇ ਹੱਥ ਹੁੰਦਾ ਆਪਾ ਕਿਵੇਂ Pollution ਨੂੰ control ਕਰਨਾ ਹੈ

ਪਹਿਲਾਂ ਤਾਂ ਵਹੀਕਲਾਂ ਤੇ ਤੇਲ ਡਾਲੋ ਕਿਉਂਕਿ Vehicle ਹਰ ਏਕ ਦੇ ਘਰੇ ਆਉਂਦਾ ਹੈ ਮੈਂ ਨਹੀਂ ਕਹਿਣਾ ਮੇਰੇ ਘਰੇ ਵੀ ਨਹੀਂ ਸਿਰਫ ਸਾਡੇ ਘਰ ਦੇ ਵਿੱਚ ਇਕ Activa ਅਸੀਂ Member ਕੀਨੇ ਹੈ ਤੀਨ ਸਾਡੇ ਘਰ Activa ਇਕ ਇਹ ਵੀ ਵੇਖੋ ਵਿੱਚਕਾਰ ਹੈ ਸਿਧਿ ਜੀ ਗੱਲ ਹੈ ਉਹ ਹੁਣ ਅਸੀਂ ਅਪਣਾ ਵੇਖਣਾ ਹੈ ਵੀ ਅਸੀਂ ਖ਼ਰਚਾ ਕਿਵੇਂ ਚਲਾਉਣਾ ਹੈਣਾ, ਹੁਣ ਇਕ ਤਾਂ ਆਪਾ ਕਹਿ ਦੀਨੇ ਹੈ ਪਈ ਰੋਜ ਹੀ car ਤੇ ਜਾਣਾ, ਚਾਹੇ ਕੰਮ ਤੁਹਾਡਾ ਇਥੋਂ ਪੰਜ ਸੱਤ kilometer ਹੈ, ਨਹੀਂ ਤੁਸੀ ਜਾਣਾ ਹੀ ਰੋਜ ਹੈ car ਤੇ ਫੇਰ ਕੀ ਫ਼ਾਇਦਾ ਉਹ ਜਿਹੜਾ ਆਪਾ car ਤੇ ਜਾਣਾ ਆਪਾ ਪੰਜ ਸੱਤ kilometer ਜਾਣਾ ਆਪਾ ਬਾਈ bicycle ਲੈ ਸਕਦੇ ਹਾਂ cycle ਦੇ ਉੱਤੇ ਆਪਾਂ ਜਾਂ ਸੱਕਦੇ ਹਾਂ cycle ਤੇ ਜਾਵਾਂਗੇ ਆਪਣੇ ਦੋ ਫਾਇਦੇ ਨੇ ਇਕ ਤੋਂ ਆਪਣਾ ਇਹਦਾ ਖਰਚਾ ਉਹ ਬਸ ਤਿੰਨ ਫਾਇਦੇ ਨੇ cycle ਤੇ ਜਾਣ ਦੇ ਇਕ ਤੋਂ ਜੇੜਾ ਟੌਹਡ਼ਾ ਖਰਚਾ ਉਹ ਬਚ ਰਿਹਾ ਠੀਕ ਹੈ ਖਰਚਾ ਬਚ ਰਿਹਾ ਹੈ ਦੂਜੀ ਗੱਲ ਜੇੜਾ ਟੌਹਡ਼ਾ ਆਪਣਾ ਉਹ ਹੈ environment ਉਹ ਸਹੀ ਰਹਿ ਰਹੀ environment ਸਹੀ ਰਹਿ ਹੈ ਓਦੇ ਨਾਲ ਨਾਲ ਥੋਨੂੰ ਜੇੜੀ ਤੁਹਾਡੀ ਆ ਏ ਆਪਣੀ health ਹੈ ਓਹ ਵੀ good ਰਹ ਰਹੀ ਹੈ ਤੇ ਖਰਚਾ ਵੀ ਬਚ ਰਿਹਾ ਥੋਡਾ ਹਾਣਾ ਤਿੰਨ ਫਾਇਦੇ ਹੋ ਗਏ ਪਹਿਲਾ ਕਿਵੇਂ ਪਹਿਲਾਂ ਤੁਸੀਂ ਆਪਣੀ ਸੇਹਤ ਨੂੰ ਵੀ ਸਹੀ ਰੱਖ ਲਿਆ ਤੁਸੀਂ cycling ਕੀਤੀ ਤੁਹਾਡੀ ਸਿਹਤ ਸਹੀ ਰਹਿ ਗਏ ਦੂਜਾ ਥੋਡਾ ਹੋ ਗਿਆ ਵੀ ਤੁਸੀਂ ਆਪਣਾ cycling ਕਰਕੇ ਤੁਹਾਡੇ ਆਪਣੇ vehicle ਦਾ ਤੇਲ ਹੈ ਉਹ ਵੀ ਬਚਾ ਲਿਆ, ਉਹ ਤੁਹਾਡੇ ਪੈਸੇ save ਹੋਗਏ ਉਹੀ ਜਿਹੜੇ save ਪੈਸੇ ਹੋਏ ਨੇ, ਠੀਕ ਹੈ ਉਹ ਤੁਹਾਡੇ ਅਗੇ ਕੰਮ ਆਉਣਗੇ ਤੇ ਤੀਸਰਾ ਫਾਇਦਾ ਤੁਸੀਂ environment ਨੂੰ environment ਨੂੰ ਤੁਸੀਂ ਸਾਫ ਕਰਿਆ ਹੈਣਾ environment ਨੂੰ ਤੁਸੀਂ ਸਾਫ ਕਰਨ ਵਿੱਚ ਅਗਲੇ ਹੈਣਾ ਕਿਓਂਕਿ ਜੇ environment ਹੀ ਨਹੀਂ ਸਾਫ਼ ਹੋਊਗਾ ਤੇ ਕਿ ਫਾਇਦਾ ਹੈਣਾ environment ਸਾਫ ਹੋਊਗਾ ਤਾਂ ਹੀ ਤੁਸੀਂ ਅੱਗੇ ਜੀ ਸਕਦੇ ਹੋ, ਤਾਂ ਹੈ ਤੁਹਾਡੀ ਆਉਣ ਵਾਲੀ ਪੀੜੀਆਂ ਜੀ ਸਕਦੀਆਂ ਨੇ ਜੇ environment ਹੀ ਗੰਦਾ ਹੋਊਗਾ ਫੇਰ ਕਿ ਫਾਇਦਾ ਹੈਣਾ ਤਿੰਨ ਚੀਜਾਂ ਦੇ ਫਾਇਦੇ ਹੋ ਗਏ ਤੁਸੀ ਕਿਓਕਿ ਜਾਣਾ ਥੋਹਨੇ ਪੰਜ ਸੱਤ kilometer ਹੈ, ਇੰਨੀ ਦੂਰ ਨਹੀਂ ਜਾਣਾ ਹੇਗਾ ਹੈਨਾ ਥੋਹਡਾ job ਹੈ ਜਾਂ ਕੁਝ ਵੀ ਹੈਨਾ ਕਿਥੇ ਵੀ ਤੁੱਸੀ ਕੱਮ ਕਰਦੇ ਹੋ ਥੋਹਡਾ office ਵਗੈਰਾ ਪੰਜ ਸਾਰ ਤੇ ਦਾਯਰੇ ਚ ਹੈ ਐਨਾ ਕ ਆਪਾਂ ਕਰ ਸਕਦੇ ਹਾਂ ਯਾਰ ਅਜਕਲ ਲੋਗ ਪੈਦਲ ਜਾਂਦੇ ਨੇ ਪਹਿਲਾ ਦੇ ਟੈਮਾਂ ਚੇ ਕਿਹਨਾਂ ਕਿਹਨਾਂ ਦੂਰ ਲੋਗ ਪੈਦਲ ਜਾਂਦੇ ਸੀਗੇ ਰੇੜੇ ਹੁੰਦੇ ਸੀਗੇ ਪਹਿਲਾਂ ਦੇ time ਚੇ ਨਾ ਉਂਠ ਵਗੈਰਾ ਹੁੰਦੇ ਸੀਗੇ ਕਿ ਪਾਈ ਪਿੱਛੇ ਆਪਣਾ ਰੇੜ੍ਹਾ ਹੈ ਕਈ ਜਿਹੜੇ ladies ਹੁੰਦੇ ਸੀ ਆਪਾਂ ਉੰਨਾ ਨੂੰ ਰੇੜੇ ਚ ਬਿਠਾ ਦਿੰਦੇ ਸੀਅੱਧੇ ਜਣੇ ਆਪਾਂ ਤੁਰ ਕੇ ਜਾਂਦੇ ਹੁੰਦੇ ਸੀਗੇ but ਅੱਜ ਦੇ time ਵਿਚ ਉਲਟਾ ਹੋਗਿਆ ਅੱਜ ਦੇ time ਆਪ ਵੇਖੋ ਹੁਣ ਜੇੜੇ ਡੰਗਰ ਹੈ ਓਹਨਾ ਨੂੰ ਆਪ ਟੈਮਪੁ ਚੇ ਲੈ ਕੇ ਜਾਣੇ ਹਾਂ ਤੇ ਆਪ ਐਸੀ ਜਾਂਦੇ ਹਾਂ ਉਸ ਚ ਗੱਡੀਆਂ ਚੇ ਹਨ ਅੱਗੇ ਆਪਾ ਨੂੰ ਡੰਗਰਾਂ ਲੈਕੇ ਜਾਂਦੇ ਸੀ ਹੁਣ ਆਪਾ ਡੰਗਰਾਂ ਨੂੰ ਲੈਕੇ ਜਾਣੇ ਆ। ਉਹ ਕੰਮ ਹੋਇਆ ਪਿਆ ਹੁਣ ਤਾ ਉਹ ਨਾਲੇ ਆਪ ਬਿਮਾਰ ਹੁੰਦੇ ਆ ਉਹੀ ਜਿਹੜਾ Pollution ਆ ਉਹੀ Pollution ਵਾਲਾ ਪਾਣੀ ਆਪਾ ਪੀਣ ਓਹੀ Pollution ਦੇ ਵੇਖੋ Enviroment ਦੇ ਨਾਲ ਨਾਲ ਜਿਹੜੇ ਪਾਸੁ ਪੰਛੀ ਨੇ ਹੈਨਾ ਜਾ ਅਪਣੇ ਕਹਿ ਦੋ ਡੰਗਰ ਨੇ, ਡੰਗਰਾਂ ਤੇ effect ਪੈਂਦਾ ਹੈ ਉਹਨ ਡੰਗਰਾਂ ਨੇ ਵੀ pollution ਵਾਲਾ ਪਾਣੀ ਉਹੀ ਲੈਣੀ ਜਾ pollution ਵਾਲਾ ਹਵਾ ਉਹੀ ਲੈਣਾ ਉਹਨਾਂ ਨੇ ਵੀ ਇਹ ਤਾਂ ਹੈ ਨਹੀਂ ਕਿ ਉਹਨਾਂ ਵਾਸਤੇ ਅਲੱਗ ਤੋਂ ਵੀ ਆਪਾ

ਤਾਂ ਕਰਕੇ ਇਹਦੇ ਤੇ ਆਪਣਾ ਹੀ ਨੁਕਸਾਨ ਹੈ ਕਿਉਕਿ ਕਿ ਦੇਖੋ ਤੁਸੀ ਜਿਹੜੇ ਡੰਗਰ ਨੇ ਉਹਨਾਂ ਨੇ ਉਹੀ Oxygen ਲੈ ਲੇਲੀ ਜਿਹੜੇ ਗੰਦੀ Oxygen ਨਿਕਲੀ ਕਾਰਾ ਚੋ ਹੋਰ ਚੀਜ ਲੇਲੋ ਉਹ ਉਹਨਾਂ ਨੇ ਲੈ ਲਈ ਹਾਂ ਉਹਨਾਂ ਨੇ ਜਦੋ ਲੈ ਲਈ ਉਤ ਤੋਂ ਬਾਅਦ ਦੇਖੋ ਓਹੀ ਜਿਹੜਾ ਓਹਨਾ ਨੇ ਡੰਗਰਾਂ ਨੇ ਦੁੱਧ ਦੇਣਾ ਤੁਹੀ ਦੁੱਧ ਆਪਾਂ ਨੇ ਪੀ ਲੈਣਾ ਹੈ ਬਿਮਾਰ ਕੌਣ ਹੋਈਆ ਰ ਤੁਸੀਂ ਹੋਏ, ਨੁਕਸਾਨ ਕੀਦਾ ਹੋਇਆ ਤੁਹਾਡਾ ਹੋਇਆ ਕਿਉਕਿ ਜਿਹੜੀ ਕਾਰਾ ਨੇ ਕਾਰਾ ਚੋ Pollution ਆਪ ਦੇਖ ਲੋ ਤੜਕਾ ਛੇ ਦੇਖ ਲੋ ਕਾਰਾ ਛੇ ਲੇਲੋ ਹਨ ਆਣਾ Black pollution ਨਿਕਲਦਾ Black pollution ਉਹਦੀ ਆਸਾਮ ਛੇ ਹੈ ਪੇੜਾਂ ਨੇ ਸਾਹ ਲੈਣਾ ਹੈ ਰਾਤ ਨੂੰ ਜਦੋ ਪੈੜਾਂ ਨੂੰ ਵੀ ਤਾਂ ਹੁਣ carbon dioxide ਹੀ ਮਿਲਿਦੀ ਹੈ ਹੁਣ ਜਦੋ ਆਪਾਂ ਦੇਖਦੇ ਹਨ ਸਵੇਰੇ ਸਵੇਰੇ ਆਪਾਂ ਉਠਦੇ ਹਾਂ ਹੈਨਾ ਸਾਰੀ ਰਾਤ ਕਾਰਾਂ ਵਗੈਰਾ ਬੰਦ ਹੁੰਦੀਆਂ ਨੇ ਜਦੋ ਆਪਾਂ ਸਵੇਰੇ ਉੱਠ ਕੇ ਦੇਖਦੇ ਹਾਂ ਤੇ ਕਿਹਨਾਂ ਵਧੀਆ ਉਹ ਹੁੰਦਾ ਹੈਨਾ Repollution ਨਹੀਂ ਹੁੰਦਾ Enviroment ਇਹਨਾਂ ਸਾਫ ਹੁੰਦਾ ਹੈ ਆਪ ਦੇਖਦੇ ਹੈ ਕਿ Enviroment ਇਹਨਾਂ ਸਾਫ ਹੁੰਦਾ ਤੇ ਆਪ ਹਉ ਕਕਰ ਰਹੇ ਹੈ ਖੁਸ਼ ਰਹਿਣੇ ਹੈ ਹਾਣਾ ਜਦੋ ਉਠਦੇ ਵੀ ਆਪ Healthy ਹੁਣੇ

ਕਈ ਵਾਰੀ ਵੀ ਦੇਖੋ ਆਪਣੇ ਪੰਜਾਬ ਵਿੱਚe environment ਇਹਨਾਂ ਗੰਦਾ ਹੋ ਜਾਂਦਾ ਹੈ ਆਪਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਮੂੰਹ ਤੇ ਆਪਾ mask ਲਗਾ ਕੇ ਰੱਖਦੇ ਹਾਂ ਹੇਨਾ ਹੱਥਾਂ ਨੂੰ ਆਪਾ gloves ਲਾ ਕੇ ਰੱਖਣਾ ਪੈਂਦੇ ਨੇ ਹਾਂ ਭਾਈ ਕਿਥੇ ਗ਼ਲਤ ਚੀਜ ਨਾਲ ਹਥ ਨਾ ਲੱਗ ਜਾਇ ਓਹੀ pollution ਹੈ ਉਹੀ ਸਾਰਾ ਕੁਛ ਹੈ ਸਾਰਾ ਕੁਛ ਆਪਣੇ ਆਪ ਤੇ ਹੀ ਲੱਗ ਰਿਹਾ ਹੈ ਇਸ ਕਰਕੇ ਆਪ ਦੇਖ ਕੇ ਚਲਣਾ ਚਾਹੀਦਾ ਹੈ ਵੀ ਹਾਂ ਯਾਰ ਬਾਯੀ ਨਹੀਂ ਵੀ ਆਪਾਂ ਵੀ ਆਪਾਂ ਘਟਾਂਵਾਂਗੇ ਆਪਾਂ ਵੀ vehicle ਘੱਟ ਚਲਾ ਹੁਣਵਾਂਗੇ ਹੁਣ ਹੁਣ ਜਦੋ LOCK DOWN ਗਿਆ ਸੀਗਾ ਹਨ ਕਰੋਨਾ ਆਯਾ ਸੀ ਜਦੋ ਓਦੋ ਵੇਖੋ ਵੀ ਕਿੰਨਾਂ environment ਸਾਫ ਹੋਜੇ ਕਿਹਨਾਂ ਜਾਂਦਾ ਸਾਫ ਹੋਗਿਆ ਸੀ environment ਕਿਵੇਂ, ਇਕ ਇਹਦੇ ਕਰਕੇ ਕਿਉਕਿ ਓਦੋ ਸਾਰੇ ਜੇੜੇ vehicle ਸੀ ਆਪਣੇ ਘਰੇ ਖੜੇ ਸੀਗੇ ਸਿਰਫ ਜੇੜੇ Police ਦੇ Vehicle ਸੀਗੇ ਜਾਂ Army ਜਾ ਉਹਦੇ ਜਿੰਦਾ ਆਪਣੇ Allow ਸੀਗੇ ਪਰਮਿਟ ਸੀਗਾ ਬਾਹਰ ਹੇਗਾ Doctor ਹੋਗੇ ਇਹ ਹੋਰ ਹੋਗੇ ਉਹਨਾਂ ਨੂੰ ਸੀਗਾ ਹੋਰ ਕਿਸੇ ਨਹੀਂ ਵੀ ਨਹੀਂ ਸੀਗਾ Enviroment ਕਿਹਨਾਂ ਜਾਂਦਾ ਸਾਫ ਸੀਗਾ ਹਨ ਇਹਨਾਂ ਸਾਫ Enviroment ਯਾਰ ਨਾ ਚੰਡੀਗ੍ਹੜ ਚ ਪਹਾੜ ਵਗੈਰਾ ਦੇਖਦੇ ਦੇ ਸੀ ਨਾ ਅਪਣੇ ਸ਼ਹਿਰਾਂ ਤੋਂ ਵੀ ਓਦੋਂ ਪਹਾੜ ਵੀ ਦਿਖਣ ਲਗ ਗਏ ਸੀਗੇ ਕਿਓਂਕਿ ਇੰਨਾ environment clear ਹੋ ਗਯਾ ਸੀ ਪਹਾੜ ਆਪਾਂ ਨੂੰ ਐਨ clear ਦਿਖਣ ਲਗ ਗਏ ਸੀ ਕਿਉ ਕਿਉਂਕਿ pollution ਸਾਰਾ ਚੱਕਿਆ ਗਿਆ ਪਹਾੜ ਆਪਣਾ ਨੂੰ ਵਿਖਣਾ ਹੀ ਨਹੀਂ Pollution ਹੀ ਨਹੀਂ ਹੈਗਾ ਹਾਣਾ Enviroment ਇਹਨਾਂ ਸਾਫ ਲੋਕ ਵੀ ਨੂੰ ਇਹ ਲਾ ਲੋ ਕਿ ਉਸ Time ਆਪਣਾ Life ਵਾਵੀ ਸੀਗੀ ਹਨ ਆਪ ਮੁੜ ਕੇ ਵੇਖ ਰਹੇ ਆ ਕੇ ਹੋਗਿਆ ਤੁਹੀ ਮੁੜ ਕੇ ਫਿਰ ਦੇਖ ਰਹੇ ਗੰਦ ਹੰਚਿਨਾ ਜਾਂਦਾ Pollution ਇਹਨਾਂ ਜਾਂਦਾ ਹੋ ਰਿਹਾ ਹੇਗਾ ਇਸ ਕਰਕੇ ਬਹੁਤ ਜਾਂਦਾ ਆਪਣੇ Control ਕਰਨਾ ਪੇਏਨਾ ਆਪ ਨੂੰ ਵੀ ਖਤਮ ਤੇ ਆਪਣੇ ਆਉਣ ਵਾਲੇ ਪੀੜੀਆਂ ਨੂੰ ਵੀ ਖਤਮ ਕਰ ਰਹੇ ਹੈ ਇਹ ਚੀਜ ਦੇਖੋ ਜੇ ਤੁੱਸੀ ਕਲੇ ਹੀ ਖਤਮ ਹੋ ਰਹੇ ਤੁਹਾਡੇ ਨਾਲ ਨਾਲ ਹੋਰ ਪੀਹੜੀਆਂ ਵੀ ਖ਼ਤਮ ਹੋ ਰਿਆਂ ਹੈ ਇੱਸ ਕਰਕੇ ਭਾਈ ਆਪਾ ਨੂੰ ਸਤਿ ਸ੍ਰੀ ਅਕਾਲ ਜੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਬਾਰੇ ਦੱਸਿਆ ਸੀਗਾ। ਤੇ ਪੰਜਾਬ ਦੇ ਮੇਲਿਆਂ ਬਾਰੇ ਦੱਸ ਰਿਹਾਂ। ਪੰਜਾਬ ਦੇ ਮੇਲੇ ਅਤੇ ਤਿਉਹਾਰ ਕਿਵੇਂ ਮਨਾਏ ਜਾਂਦੇ ਹਨ। ਕਿਵੇਂ ਹੁੰਦੇ ਆ। ਇਹ ਸਭ ਕੁਝ ਅਸੀਂ ਅਹ ਦੱਸਾਂਗੇ ਹੁਣ ਇਹ ਅਹ ਕਹਾਣੀ ਵਿੱਚ ਇਹ ਮੇਲਾ ਚੇਤ ਦੇ ਮਹੀਨੇ ਵਿੱਚ ਮੰਗਲਵਾਰ ਨੂੰ ਜਰਗ ਦਾ ਮੇਲਾ ਲੱਗਦਾ ਹੈ। ਜਰਗ ਦੇ ਪਿੰਡ ਵਿੱਚ ਸ਼ੀਤਲਾ ਦੇਵੀ ਨੂੰ ਲਈ ਲੱਗਦਾ ਹੈ। ਲੋਕਾਂ ਦਾ ਨਿਸ਼ਚਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸ਼ੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ।

ਦੇਣ ਆਉਂਦੇ ਹਨ। ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲੱਗਦਾ ਹੈ। ਦੂਜਾ ਮਾਤਾ ਦੀ ਪੂਜਾ ਕਰਨ ਵਾਲੇ ਟੋਭੇ ਵਿੱਚੋਂ ਮਿੱਟੀ ਕੱਢ ਕੇ ਇੱਕ ਮਟੀਲਾ ਜਿਹਾ ਕਰ ਲੈਂਦੇ ਹਨ। ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਾ ਕਰਦੇ ਅਤੇ ਭੇਟਾ ਚੜ੍ਹਾਉਂਦੇ, ਚੜ੍ਹਾਈਆਂ ਜਾਂਦੀਆਂ ਹਨ। ਇਸ ਮੇਲੇ ਵਿੱਚ ਦੇਵੀ ਮਾਤਾ ਨੂੰ ਬਹੇੜੀਆ ਅਥਵਾ ਬੇਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ। ਇਸ ਕਰਕੇ ਇਸ ਮੇਲੇ ਨੂੰ ਬਹੇੜੀਏ ਦਾ ਮੇਲਾ ਵੀ ਕਿਹਾ ਜਾਣ ਲੱਗ ਪਿਆ।

ਉੱਪਰ ਘੁੱਗੀਆਂ, ਕੌਡੀਆਂ ਤੇ ਮੇਲੇ ਨਾਲ ਜੁੜੀਆਂ ਵੰਨ-ਸੁਵੰਨੀਆਂ ਝੂਲਾਂ ਪਾਈਆਂ ਹੁੰਦੀਆਂ ਹਨ। ਪੀਰਾਂ-ਫ਼ਕੀਰਾਂ ਦੀ ਸ਼ਰਧਾ ਵਿੱਚ ਮੇਲੇ ਪੰਜਾਬੀਆਂ ਦੇ ਵਿੱਚ ਪੀਰਾ-ਫ਼ਕੀਰਾਂ ਲਈ ਅਥਾਹ ਸ਼ਰਧਾ ਭਰੀ ਹੋਈ ਹੈ। ਕਹਿੰਦੇ ਹਨ ਪੀਰਾ-ਫ਼ਕੀਰਾਂ ਵਿੱਚ ਇੱਕ ਤਣੀ ਹੁੰਦੀ ਹੈ। ਜਿਸ ਦਾ ਕੋਈ ਅੰਸ਼ ਉਨ੍ਹਾਂ ਵਿੱਚ, ਸ਼ਰਧਾ ਰੱਖਣ ਵਾਲੇ ਮੁਰਾਦਾਂ ਵਿੱਚ ਰਚ ਜਾਂਦਾ ਹੈ। ਤੇ ਸਹਿਜ ਭਾਵ ਵਿੱਚ ਉਨਾ ਹੀ ਉਨ੍ਹਾਂ ਦੇ ਸਭ ਸੰਕਟ ਦੂਰ ਹੋ ਜਾਂਦੇ ਹਨ। ਖਾਨਗਾਹਾਂ, ਹੁਜਾਰੀਆਂ ਤੇ ਤਕੀਆ ਉੱਤੇ ਲਗਦੇ ਮੇਲੇ ਇਸ ਸ਼ਹਧਾ ਦੇ ਬੋਧਕ ਹਨ। ਖਾਨਗਾਹਾਂ ਪੀਰਾਂ ਦੀਆਂ ਕਬਰਾਂ ਹੁੰਦੀਆਂ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਦਰਖਤ ਦੀਆਂ ਚਿੜੀਆ ਬਣਾਈਆਂ ਜਾਂਦੀਆਂ ਹਨ। ਖਾਨਗਾਹਾਂ, ਹੁਜਾਰੀਆਂ ਤੇ ਤਕੀਆ ਉੱਤੇ ਲੱਗਦੇ ਮੇਲੇ ਸੁਭਾਅ ਵਿੱਚ ਭਾਵੇਂ ਧਾਰਮਿਕ ਹਨ ਤੇ ਪੀਰ, ਪੀਰਾਂ ਪ੍ਰਤੀ ਆਦਰਭਾਵ ਤੇ ਸ਼ਰਧਾ ਪ੍ਰਗਟਾਉਣ ਲਈ ਉਨ੍ਹਾਂ ਦੇ ਮੁਰੀਦਾਂ ਦੇ ਵੱਲੋਂ ਸ਼ੁਰੂ ਕੀਤੇ ਜਾਂਦੇ ਹਨ। ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਮੇਲਿਆਂ ਦਾ ਰੂਪ ਧਾਰਨ ਕਰ ਅਹ ਕਰ ਗਏ ਅਤੇ ਇਨ੍ਹਾਂ ਵਿੱਚ ਸਭ ਧਰਮਾਂ ਦੇ ਲੋਕ ਬਗੈਰ ਕਿਸੇ ਪੱਖਪਾਤ ਦੇ ਸ਼ਾਮਲ ਹੋਣ ਲੱਗ ਪਏ। ਇਹ ਮੇਲੇ ਪੰਜਾਬੀਆਂ ਦੇ ਸਾਂਝ ਸੱਭਿਆਚਾਰ ਤੇ ਭਾਈਚਾਰਕ ਏਕਤਾ ਦਾ ਹੁੰਗਾਰਾ ਭਰਦੇ ਹਨ। ਅਜਿਹੇ ਬਹੁਤੇ ਮੇਲੇ ਸੂਫ਼ੀ-ਫ਼ਕੀਰਾਂ ਨਾਲ ਸਬੰਧਤ ਹੁੰਦੇ ਹਨ। ਜਗਰਾਵਾਂ ਦਾ ਮੇਲਾ। ਜਗਰਾਵਾਂ ਦੇ ਮੇਲਾ ਪ੍ਰਸਿੱਧ ਸੂਫ਼ੀ ਫ਼ਕੀਰ ਅਬਦੁਲ ਕਾਦਰ ਜਲਾਨੀ ਦੀ ਕਬਰ ਉੱਤੇ ਹਰ ਸਾਲ ਚੌਦਾਂ ਤੋਂ ਸੋਲਾਂ ਫੱਗਣ ਤੱਕ ਲੱਗਦਾ ਹੈ। ਭਾਵੇਂ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ ਪਰ ਇਲਾਕੇ ਦੇ ਹਿੰਦੂ ਸਿੱਖ ਵੀ ਇਸ ਮੇਲੇ ਵਿੱਚ ਹੁੰਮ-ਹੁਮਾ ਕੇ ਸ਼ਾਮਲ ਹੁੰਦੇ ਹਨ। ਦੇਸ਼ ਦੀ ਵੰਡ ਪਿੱਛੋਂ ਮੁਸਲਮਾਨਾਂ ਦੇ ਪੰਜਾਬ ਵਿੱਚੋਂ ਹਿਜਰਤ ਕਰ ਜਾਣ ਮਗਰੋਂ ਵੀ ਇਹ ਮੇਲਾ ਪਹਿਲਾਂ ਵਾਂਗ ਹੀ ਪੂਰੇ ਜੋਸ਼ ਤੇ ਉਮੰਗ ਨਾਲ ਲਗਾਤਾਰ ਲੱਗਦਾ ਰਿਹਾ ਹੈ। ਇਸ ਮੇਲੇ ਦਾ ਨਾਂ ਰੌਸ਼ਨੀ ਇਸ ਲਈ ਪਿਆ ਕਿਉਂ ਕਿ ਮੇਲੇ ਦੇ ਦਿਨੀਂ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਲਦੇ ਹਨ। ਇਨ੍ਹਾਂ ਦੀ ਰੌਸ਼ਨੀ ਕਾਫ਼ੀ ਦੂਰੋਂ ਵਿਖਾਈ ਦਿੰਦੀ ਹੈ ਤੇ ਅਲੌਕਿਕ ਪੇਸ਼ ਕਰਦੀ ਹੈ। ਇਸ ਮੇਲੇ ਦਾ ਆਪਣਾ ਜੌਲ ਅਹ ਜਲੌਅ ਹੈ। ਮਾਲੇਰਕੋਟਲਾ ਵਿੱਚ ਹੈਦਰਸ਼ੇਖ ਦੇ ਮਕਬਰੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਭਾਰੀ ਮੇਲਾ ਲੱਗਦਾ ਹੈ। ਮਾਲੇਰਕੋਟਲਾ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਨੂੰ ਇੱਕ ਹੋਰ ਮੇਲਾ ਲੱਗਦਾ ਹੈ ਜਿਸਨੂੰ ਮੇਲਾ ਕਹਿੰਦੇ ਹਨ। ਅਜਿਹਾ ਇੱਕ ਮੇਲਾ ਮੋਗੇ ਵਿੱਚ ਵੀ ਲੱਗਦਾ ਹੈ। ਲੁਧਿਆਣੇ ਦੇ ਘੜਾਲਾ ਪਿੰਡ ਵਿਖੇ

ਪੰਜਾਬ ਦੀ, ਪੰਜਾਬ ਗੁਰੂਆਂ ਦੀ ਇਲਾਹੀ ਧਰਤੀ ਹੈ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਂ ਦੇ ਉੱਤੇ ਹੈ। ਚੱਪਾ ਚੱਪਾ ਧਰਤੀ ਗੁਰੂਆਂ ਦੇ ਜੀਵਨ ਤੇ ਕਿਸੇ ਨਾ ਕਿਸੇ ਪ੍ਰਸੰਗ ਉੱਤੇ ਹੀ ਹਿੱਕ ਵਿੱਚ ਸਮਾਈ ਬੈਠੀ ਹੈ। ਗੁਰੂਆਂ ਦੇ ਪਾਵਨ ਸਥਾਨਾਂ ਉੱਤੇ ਖਾਸ-ਖਾਸ ਤੱਥਾਂ ਨੂੰ ਮੇਲੇ ਲੱਗਦੇ ਹਨ। ਪੰਜਾਬੀ, ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੂਜਾ ਸਾਹਿਬ ਵਿੱਚ ਅਤੇ ਕੱਤਕ ਦੀ ਪੂਰਨਮਾਸ਼ਸੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲੱਗਿਆ ਕਰਦਾ ਸੀ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਸਾਹਿਬ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿੱਚ ਜੋੜ ਮੇਲਾ ਲੱਗਿਆ ਕਰਦਾ ਸੀ। ਭਾਰਤੀ ਪੰਜਾਬ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਆਦਿ ਥਾਵਾਂ ਉੱਤੇ ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਮੇਲੇ ਲੱਗਦੇ ਹਨ, ਜਿੰਨ੍ਹਾਂ ਵਿੱਚੋ ਦੋ ਚਾਰ ਖਾਸ ਦੇ ਮੇਲਿਆਂ ਦਾ ਜ਼ਿਕਰ